ਇਹ ਇੱਕ ਵੱਡਾ ਪਹਾੜ ਨਜ਼ਰ ਆ ਰਿਹਾ ਹੈ ਜਿਸ ਦੇ ਉੱਪਰ ਇੱਕ ਬੈਠਾ ਵਿਅਕਤੀ ਦਿਖਾਈ ਦੇ ਰਿਹਾ ਹੈ।

ਅਤੇ ਇੱਕ ਲੜਕੀ ਨੇ ਬਾਰਬੀ ਵਾਲੇ ਕੱਪੜੇ ਪਾਏ ਹੋਏ ਹਨ।

ਇਹ ਇੱਕ ਕੱਪੜੇ ਵਾਲੀ ਦੁਕਾਨ ਦਿਖਾਈ ਦੇ ਰਹੀ ਹੈ।

ਖਾਣ ਪੀਣ ਦਾ ਸਮਾਨ ਰੱਖਣ ਲਈ ਮੇਜ ਲੱਗਣ ਡਆ ਵੇ।

ਇੱਥੇ ਸਾਨੂੰ ਇੱਕ ਦਫ਼ਤਰ ਦਿਖਾਈ ਦੇ ਰਿਹਾ ਹੈ।

ਕੁਰਸੀ ਦੇ ਉੱਤੇ ਬੈਠਾ ਹੋਇਆ ਫੋਨ ਚਲਾਉਂਦਾ ਨਜ਼ਰ ਆ ਰਿਹਾ।

ਅਲੱਗ ਡਿਜ਼ਾਇਨ ਦਿਖਾਈ ਦੇ ਰਹੇ ਹਨ ਅਤੇ--

ਇੱਥੇ ਸਾਨੂੰ ਬੱਚਿਆਂ ਦੇ ਖੇਡਣ ਵਾਸਤੇ--

ਕਪੜਿਆਂ ਨਾਲ ਸਜਾਵਟ ਕੀਤੀ ਹੋਈ ਹੈ।

ਇਸ ਦੇ ਪਿੱਛੇ ਕਾਫੀ ਦੁੱਖ ਲੱਗੇ ਹੋਏ ਹਨ।

ਦਿਖਾਈ ਦੇ ਰਹੇ ਹਨ ਜਿਸ ਉੱਤੇ ਸ਼ਾਮਾਂ ਬਿਰਿਆਨੀ ਢਾਬਾ ਲਿਖਿਆ ਹੋਇਆ ਹੈ।

ਅਤੇ ਆਸੇ ਪਾਸੇ ਖਾਣ ਵਾਲੀਆਂ ਚੀਜ਼ਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ।

ਜਿੱਸਦੇ ਅੰਦਰ ਇੱਕ ਲੱਗੀ ਹੋਈ ਸਕ੍ਰੀਨ ਪਿੱਲਰ ਨੂੰ ਦਿਖਾਈ ਦੇ ਰਹੀ ਹੈ।

ਜਿਸਦਾ ਨਾਮ ਲੋਇਨ ਕਲੱਬ ਔਫ ਲਾਹੌਰ ਹੋਸਟ ਵੈੱਲਫੇਅਰ ਟਰੱਸਟ --

ਜਿਸ ਦੇ ਅੰਦਰ ਇੱਕ ਗੋਲ ਮੇਜ ਅਤੇ--

ਇਹਦੇ ਵਿੱਚ ਸਾਨੂੰ ਇੱਕ ਸਕੂਲ ਦਿਖਾਈ ਦੇ ਰਿਹਾ ਹੈ।

ਇਸ ਦੇ ਸਾਹਮਣੇ ਇੱਕ ਬੈਨਰ ਲੱਗਾ ਹੋਇਆ ਹੈ ਜਿਸ ਦੇ ਵਿੱਚ ਵਰਲਡ ਕਲਾਸ ਸੇਫ ਡਰਾਈਵਿੰਗ ਲਿੱਖਿਆ ਹੋਇਆ ਹੈ।

ਦੋ ਵੱਡੀਆਂ ਇਮਾਰਤਾਂ ਨਜ਼ਰ ਆ ਰਹੀਆਂ ਹਨ ਅਤੇ--